ਹੋਰ ਚਲ ਭਾ ਹੁਣ ਦਾਬ ਤੂੰ ਆਪਣਾ ਹੋਰ

ਕਿ ਮੈਂ ਤੇਰੇ ਨਾਲ ਪੜ੍ਹਦਾ

ਮੇਨੂ ਨੀ ਪਤਾ ਸੀ ਕਿ ਚਰਨੋ ਤੇਰੇ ਨਾਲੋਂ ਅੱਗੇ ਹੈ ਮੇਰੇ ਨਾਲੋਂ ਤਾਂ ਅੱਗੇ ਹੈ ਉਹ ਫੁਕਰੀਬਾਜੀ ਬਾਲੀ ਕਰਦਾ ਹੈ ਉਹ ਨਾ

ਫੁਕਰੀਬਾਜੀ ਚ ਬਾਲਾ ਹੈ

ਓਹੀ ਚੱਕ ਕੇ ਨਾ ਹੋਰ ਹੀ ਹੋਰ ਹੀ ਪਾ ਹੀ ਜਾਊਗਾ sport ਸਪੁਟਰਾ ਦੀਆਂ ਪਤੰਦਰਾ ਤੂੰ ਕਰਦਾ ਰਿਹਾ ਦਿਹਾੜਿਆਂ ਜੀਆਂ ਫੇਰ ਵੀਡੀਓ

ਪੋਰਟਰ ਤਾਂ ਐਂ ਲਾਊਗਾ, ਭਾਣੇ ਮੋਨਾ ਹੁੰਦਾ ਰੱਲੀ ਆਲਾ face ਕਰਕੇ ਲਾਉਂਦਾ

ਉਹ ਤਾਂ ਨਾਲ divider ਦੀ video ਹੀ ਦੇਂਦਾ ਰਹਿੰਦਾ, video ਬਣਾਓ ਮੋਨੇ ਦਾ ਵੀ ਨੀ ਪਤਾ ਲਗਿਆ, ਇਹਦਾ ਵੀ ਨੀ ਪਤਾ ਲਗਣਾ ਹੋਰ ਕਿਤੇ

ਹੋਰ, ਐਵੇਂ ਹੀ ਹੈ ਫੇਰ

ਚਲ ਚੰਗਾ ਓਹਨੂੰ good night ਕਹਿਦੀ, ਕਹਿ ਮੱਛਰ ਲੜ੍ਹੀ ਜਾਂਦਾ, ਦਸ ਮਿੰਟ ਪੂਰੇ ਹੋਣ ਵਾਲੇ ਹੈਂ ਠੀਕ ਆ ਕੱਟ ਦਿਓ ਇਹ ਤਾਂ ਕੱਟੀ ਜਾਂਦਾ ਕਹਿੰਦਾ ਕਿ ਹੋਇਆ

ਜੇਕਰ ਸਤਸੰਗ ਵਿੱਚ ਨਾ ਜਾਈਏ ਦਿਨ ਲੰਘਦਾ ਹੈ ਭਾਰਾ ਭਾਰਾ, ਜੀਵਨ ਹੋ ਜਾਂਦਾ ਹੈ ਨੀ ਨੀਰਸ ਮਨ ਰਹਿੰਦਾ ਹੈ ਬਿਮਾਰ ਸਦਾ। ਬੁਰਿਆਂ ਦੀ ਬੁਰਾਈ ਯਾਰੋ ਬੁਰਿਆਂ ਨੂੰ ਲੈ ਡੁੱਬਦੀ ਹੈ, ਸੱਚ ਜਾਣੋ ਕਿ ਨੇਕ ਕਰਮ ਨੂੰ ਚੁੱਕਦਾ ਹੈ ਸੰਸਾਰ ਸਦਾ ਹੁਕਮ ਗੁਰੂ ਦਾ ਜੋ ਵੀ ਆਵੇ ਮੰਨ ਲਈਏ ਪੂਰੇ ਦਾ ਪੂਰਾ, ਫਿਰ ਇਹ ਜੀਵਨ ਬਣਿਆ ਰਹਿੰਦਾ ਸੋਹਣੇ ਤੇ ਸਰਸਾਰ ਸਦਾ, ਜਿਸਦੀ ਅੰਦਰੋਂ ਸੋਚ ਬੁਰੀ ਹੈ ਚਿਹਰੇ ਤੇ ਰੌਣਕ ਨਹੀਂ ਆਉਂਦੀ, ਜਿਸਦੀ ਸੋਚ ਹੈ ਸੋਹਣੀ ਖਿੜਿਆ ਰਹਿੰਦਾ ਵਾਂਗ ਬਹਾਰ ਸਦਾ। ਸਾਡੀ ਕੋਈ ਵੀ ਕੁਛ ਕੋਮਲ ਆਪਣੇ ਆਪ ਸਿਰੇ ਨਹੀਂ ਚੜ੍ਹਦੀ, ਸਾਡੀਆਂ ਸੋਚਾਂ ਪੂਰੀਆਂ ਕਰਦੇ ਸਤਿਗੁਰੂ ਬਖਸਣਹਾਰ ਸਦਾ, ਸਤਿਗੁਰ ਪਾਸੋਂ ਸਤਿਗੁਰ ਨੂੰ ਹੀ ਮੰਗਣਾ ਹੈ ਇਸਦੇ ਰੰਗ ਚ ਆਪਣੇ ਮਨ ਨੂੰ ਰੰਗਣਾ ਹੈ। ਜਿਹੜੇ ਕਰਮ ਕਰਨ ਤੇ ਮੁਰਸ਼ਦ ਖ਼ੁਸ਼ ਨਹੀਂ ਉਹ ਕਰਮ ਕਰਨੇ ਤੋਂ ਪਹਿਲਾਂ ਸੰਗਣਾ ਹੈ, ਲਛਮਣ ਰੇਖਾ ਖਿੱਚੀ ਗਈ ਜੋ ਸਾਡੇ ਲਈ, ਕਿਸੇ ਤਰ੍ਹਾਂ ਨਹੀਂ ਉਸ ਰੇਖਾ ਨੂੰ ਲੰਘਣਾ ਹੈ, ਹੱਸਦਾ ਵੇਖ ਪੜੋਸੀ ਆਪੇ ਖੁੱਦ ਖੁਦ ਵੀ ਖਿੜਕੇ ਹੱਸਣਾ ਹੈ ਮਨ ਨਫ਼ਰਤ ਦੀ ਸੂਲੀ ਤੇ ਨਹੀਂ ਟੰਗਣਾ ਹੈ, ਖ਼ੁਸ਼ੀਆਂ ਨੇ ਵੀ ਹਰ ਇੱਕ ਦੇ ਵੱਲ ਆਉਣਾ ਹੈ ਦੁੱਖਾਂ ਨੇ ਫਿਰ ਦੂਰ ਦੂਰ ਦੀ ਲੰਘਣਾ ਹੈ, ਐਵੇਂ ਜੋ ਫੁਰਮਾਣ ਉਹ ਕੋਮਲ ਮਨ ਲਈਏ, ਨਹੀਂ ਗੁਰਬਚਨ ਦੀ ਕਰਨੀ ਕਦੇ ਉਲੰਘਣਾ ਹੈ ਮਨ ਦੇ ਕੋਰੇ ਕਾਗਜ਼ ਤੇ ਮੁਰਸ਼ਦ ਦੀਆਂ ਬਾਤਾਂ ਲਿਖੀਆਂ ਲਈਆਂ, ਇਹਦੀ ਯਾਦ ਦੇ ਅੰਦਰ ਬੀਤਣ ਜੋ ਉਹ ਦਿਨ ਦੀ ਰਾਤਾਂ ਲਿਖ ਲਈਏ। ਕਈ ਜਨਮ ਹੋ ਗੁਜ਼ਰੇ ਨੇ ਤੇ ਟੋਏ ਤੇ ਅਗਿਆਨ ਬੜੇ, ਚੰਨ ਚੜ੍ਹਿਆ ਜਗ ਰੋਸ਼ਨ ਹੈ ਹੁਣ ਇਸਦੀਆਂ ਬਾਤਾਂ ਲਿਖੀਆਂ ਤੇ, ਭੋਤਿਕਾ ਦੀ ਦੌੜ ਚ ਪੈ ਕੇ ਖੱਪ ਜਾਣੇ ਮਿਟ ਜਾਣਾ ਹੈ, ਸੁਖ ਦੇਵੇ ਜੋ ਇੱਥੇ ਉੱਥੇ ਬਸ ਐਸੀ ਦਾਤਾ ਲਿਖ ਲਈਏ, ਨਫ਼ਰਤ ਵਿੱਚ ਜੋ ਸੁਲਗ ਰਹੇ ਨੇ ਉਹਨਾਂ ਲਈ ਰਾਹਤ ਲੱਭ ਲਈਏ, ਉਹਨਾਂ ਦੇ ਹਿੱਸੇ ਮਿਹਰ ਦੀਆਂ ਸੱਜਣਾ ਬਰਸਾਤਾਂ ਲਿਖ ਲਈਏ, ਬਾਰੂਦਾਂ ਨੂੰ ਸਿਰ ਤੇ ਚੁੱਕੇ ਪੱਲ ਪੱਲ ਮੌਤਾਂ ਵੱਲ ਨਾ ਵਧੀਏ, ਜ਼ਿੰਦਗੀ ਅਮਰ ਹੋਏ ਇਸ ਲਈ ਅਰਮਾਨ ਸੁਗਾਤਾਂ ਲਿਖ ਲਈਏ। ਸੋਗ ਦਾ ਕੋਈ ਆਲਮ ਕੋਮਲ ਕਦੇ ਕਿਸੇ ਦਿਲ ਤੇ ਨਾ ਆਵੇ, ਹਰ ਪਲ ਹਰ ਦਮ ਆਉਣ ਖ਼ੁਸ਼ੀ ਦੇ ਮੇਲ ਬਾਰਾਤਾਂ ਲਿਖ ਲਈਏ, ਹਥਿਆਰਾਂ ਦੀ ਦੌਰ ਚ ਸ਼ਾਮਿਲ ਹੋਵੇ ਨਾ ਮਾਨਵਤਾ ਦੇ ਬੜੇ ਤਾਈਂ ਡਬੋ ਨਾ, ਕੱਲ੍ਹ ਜਿੰਨ੍ਹਾਂ ਦੇ ਕੰਡੇ ਸਾਨੂੰ ਚੁੱਗਣੇ ਨੇ, ਭੁੁੱਲ ਭੁਲੇਖੇ ਬੀਜ਼ ਅਜਿਹੇ ਬਾਵੋ ਨਾ, ਸੱਚ ਦਾ ਸਾਥ ਦਿਓ ਭਾਵੇਂ ਸਿਰ ਲੱਥ ਜਾਵੇ ਚੂਰ ਦਾ ਬਣਕੇ ਸਾਥੀ ਕਦੇ ਖਲੋਵੋ ਨਾ। ਹਮਦਰਦੀ ਦੀ ਮਿਹਰਮ ਬਣਕੇ ਲੱਗ ਜਾਵੋ ਕਿ ਸਿਦਕਮ ਉੁੱਤੇ ਅੱਕ ਕਦੇ ਵੀ ਚੋਵੋ ਨਾ ਹੱਸਣ ਦੀ ਆਦਤ ਪਾਓ ਹਾਸੇ ਹੀ ਬਣ ਜਾਓ, ਬੀਤੇ ਜੁਗ ਨੂੰ ਚੇਤੇ ਕਰਕੇ ਰੋਵੋ ਨਾ। ਫੁੱਲ ਹਕੀਕੀ ਚੁਣਕੇੇ ਵੱਡੋ ਵੰਡੋ ਖ਼ੁਸ਼ਬੂ, ਕੋਈ ਕਾਗਜੀ ਫੁਲ ਦਾ ਹਾਰ ਪਰੋਵੋ ਨਾ, ਦੂਜੇ ਲਈ ਕੁੱਝ ਕਰਨ ਦੀ ਖੁਹਾਇਸ਼ ਰੱਖੋ ਐਪਰ ਕੋਮਲ ਹੱਕ ਕਿਸੇ ਦਾ ਖੋਵੋ ਨਾ। ਓਟ ਗੁਰੂ ਦੀ ਲੈ ਕੇ ਲਿਖਿਆ ਜਾਂਦਾ ਹੈ ਇਸਦੇ ਧਿਆਨ ਚ ਬਹਿ ਕੇ ਲਿਖਿਆ ਜਾਂਦਾ ਹੈ, ਦੂਰ ਦੂਰ ਤੱਕ ਦੌੜਾਂ ਲਾ ਕੁੱਝ ਹਾਸਲ ਨਹੀਂ, ਇਸਦੀ ਰਜਾ ਚ ਰਹਿ ਕੇ ਲਿਖਿਆ ਜਾਂਦਾ ਹੈ।

ਨਵੇਂ ਸਿਰੇ ਤੋਂ ਫਿਰ ਮੁਕੱਦਰ ਇਨਸਾ ਦਾ ਸਤਿਸੰਗ ਦੇ ਬਹਿ ਕੇ ਲਿਖਿਆ ਜਾਂਦਾ ਹੈ, ਕਵਿਤਾ ਰਹਿਮਤ ਰੱਬ ਦੀ ਉਤਰੇ ਗੈਬੋ ਤੋਂ ਇਸ ਨਾਲ ਜੜਿਆ ਰਹਿ ਕੇ ਲਿਖਿਆ ਜਾਂਦਾ ਹੈ। ਕੋਮਲ ਜ਼ਿਕਰ ਗੁਰੂ ਦਾ ਕਲਮ ਦੀ ਹਿੰਮਤ ਕੀ, ਸ਼ਰਨ ਗੁਰੂ ਦੇ ਰਹਿ ਕੇ ਲਿਖਿਆ ਜਾਂਦਾ ਹੈ, ਕਿਉਂ ਕਰੀਏ ਤਕਰਾਰ ਪਿਆਰ ਵਿੱਚ ਫ਼ਾਇਦਾ ਹੈ, ਗੂਰੂ ਸਿਖਾਉਂਦੇ ਪਿਆਰ ਪਿਆਰ ਵਿੱਚ ਫ਼ਾਇਦਾ ਹੈ, ਨਫ਼ਰਤ ਨੇ ਹਰ ਦਿਲ ਨੂੰ ਖਾਲੀ ਕੀਤਾ ਹੈ, ਨਫ਼ਰਤ ਪਾਉਂਦੀ ਖਾਰ ਪਿਆਰ ਵਿੱਚ ਫ਼ਾਇਦਾ ਹੈ, ਪਿਆਰ ਦੇ ਕੁੱਝ ਪਲਾਂ ਲਈ ਸਾਡੇ ਘਰ ਆਉਂਦਾ ਹੈ ਜਾਣ ਨਾ ਦੇਈਏ ਬਾਹਰ ਪਿਆਰ ਵਿੱਚ ਫ਼ਾਇਦਾ ਹੈ। ਜੀਵਨ ਦੀ ਬੇੜੀ ਇਹ ਬੰਨ੍ਹੇ ਲਾ ਦਿੰਦੇ ਨੇ, ਬਣ ਜਾਂਦੇ ਪਤਵਾਰ ਪਿਆਰ ਵਿੱਚ ਫ਼ਾਇਦਾ ਹੈ, ਪਿਆਰ ਬਿਨਾਂ ਤਾਂ ਕਿਧਰੇ ਕੋਈ ਸਹਾਰਾ ਨਹੀਂ, ਰੋਂਦਾ ਹੈ ਸੰਸਾਰ ਪਿਆਰ ਵਿੱਚ ਫ਼ਾਇਦਾ ਹੈ। ਸੱਚ ਹੋਵੇ ਜੇ ਭਲੇ ਤਾਂ ਕੋਮਲ ਹੋ ਜਾਂਦੇ ਆ ਸੋਹਣਾ ਕਾਰ ਵਿਹਾਰ ਪਿਆਰ ਵਿੱਚ ਫ਼ਾਇਦਾ ਹੈ ਜੀਵਨ ਦਾ ਸੱਚਾ ਸੁੱਖ ਪਾਈਏ ਸੰਗਤ ਚੋਂ ਚੱਲੀਏ ਲਾਹਾ ਖੱਟ ਲਿਆਈਏ ਸੰਗਤ ਚੋਂ। ਸੁਣੇ ਗਏ ਬਚਨਾਂ ਤੇ ਕਰੀਏ ਸੋਚ ਵਿਚਾਰ, ਜਦੋਂ ਘਰਾਂ ਵੱਲ ਮੁੜਕੇ ਆਈਏ ਸੰਗਤ ਚੋਂ, ਸਤਸੰਗ ਵਿੱਚ ਖੁਦ ਆ ਕੇ ਸਤਿਗੁਰੁ ਬਹਿੰਦਾ ਹੈ, ਕਿਸੇ ਘੜੀ ਦੀ ਦੂਰ ਨਾ ਜਾਈਏ ਸੰਗਤ ਚੋਂ। ਸਦੀਆਂ ਤੀਕਰ ਜਿਸਦੀ ਮਹਿੰਮਾ ਬਣੀ ਰਹੇ, ਭਗਤੀ ਦਾ ਜ਼ਜ਼ਬਾ ਸਦਾ ਕਮਾਈਏ ਸੰਗਤ ਚੋਂ, ਸੰਗਤ ਵਿੱਚ ਮੁੱਕਤੀ ਦਾ ਰਾਹ ਮਿਲਦਾ ਹੈ, ਰੂਹਾਂ ਦਾ ਕਲਿਆਣ ਕਰੀਏ ਸੰਗਤ ਚੋਂ। ਕੋਮਲ ਸੋਹਣੇ ਬਚਨਾਂ ਦਾ ਅੰਮ੍ਰਿਤ ਪੀ ਕੇ ਸਾਰੇ ਹੰਸ ਵੀ ਬਣਕੇ ਜਾਈਏ ਸੰਗਤ ਚੋਂ ਚਲੋ ਨਾਕਮ ਸੋਚ ਨੂੰ ਕੋਈ ਦੱਸ ਪਈਏ ਸੱਚ ਦੀ, ਹਰ ਸੋਚ ਨੂੰ ਹਰ ਸਮਝ ਨੂੰ ਹਾਮੀ ਬਣਾਈਏ ਸੱਚ ਦੀ। ਮੁਰਸ਼ਦ ਦੀ ਹੱਟੀ ਚੱਲ ਰਹੀ ਹੈ ਤੇ ਜੁਗਾਂ ਤੋਂ ਅੱਜ ਵੀ, ਆਓ ਆਪਾਂ ਚੱਲਕੇ ਹਰ ਸਹਿ ਲਈਏ ਸੱਚ ਦੀ, ਕੂੜ ਹੈ ਪ੍ਰਧਾਨ ਹੁੰਦਾ ਪਰ ਸਮੇਂ ਥੋੜ੍ਹੇ ਲਈ, ਸੱਚ ਰਹੇ ਪ੍ਰਵਾਨ ਉਹ ਬਸਤੀ ਵਸਾਈਏ ਸੱਚ ਦੀ। ਦੀਪ ਤਾਂ ਜਗਦਾ ਹੈ ਪਰ ਡਰ ਹਵਾਵਾਂ ਦਾ ਰੌਸ਼ਨੀ ਜ਼ਿਆਦਾ ਮਿਲੇ ਚਿਮਣੀ ਜਗਾਈਆਂ ਸੱਚ ਦੀ, ਰਸ ਮੁਹੱਬਤ ਦਾ ਜ ਜੁਬਾ ਤੋਂ ਡੁਲ ਡੁਲ ਕੇ ਹੀ ਪਾਵੇ, ਨਿਮਰਤਾ ਦੇ ਨਾਲ ਹੀ ਮਿਹਫ਼ਲ ਸਜਾਈਏ ਸੱਚ ਦੀ, ਸੱਚ ਦੇ ਅਨੁਸਾਰ ਹੀ ਕਿਰਦਾਰ ਕੋਮਲ ਬਣ ਸਕੇ, ਹੂਬ ਹੂ ਹੀ ਸੱਚ ਬਣ ਸੋਭਾ ਵਧਾਈਏ ਸੱਚ ਦੀ।

ਪਿਆਰ ਦੀਆਂ ਖ਼ੁਸ਼ਬੂਆਂ ਵੰਡੋ ਵੱਧਦੇ ਜਾਓ ਹੋਰ ਅੰਗਾਰੇ, ਸੱਚ ਦੀ ਰਾਹ ਤੇ ਪੈਰ ਜੇ ਧਰਿਆ ਸਿਦਕਾਂ ਹੌਸਲਾ ਛੱਡ ਨਾ ਦੇਣਾ, ਇਕੱਲੇ ਤੁਰੇ ਹੋ ਨਾ ਘਬਰਾਉਣਾ ਮਿਲ ਜਾਣਗੇ ਹੋਰ ਬਥੇਰੇ। ਉਮਰ ਸਫ਼ਰ ਹੈ ਇਸ ਪੈਂਡੇ ਵਿੱਚ ਹਰ ਕੋਈ ਤੁਰਦੇ ਆਪਣੀ ਚਾਲੇ, ਉਹ ਮੰਜਿਲ ਪਾ ਲੈਂਦੇ ਨੇ ਜਿਹਨਾਂ ਦੇ ਨੇ ਸਾਬਤ ਜਾਰੇੇ। ਸੂਰਜ ਵੱਲ ਮੂੰਹ ਕਰਕੇ ਤੁਰੀਏ ਪਰਛਾਵਾਂ ਅੱਗੇ ਨਹੀਂ ਆਉਂਦਾ, ਜੇ ਸੂਰਜ ਵੱਲ ਪਿੱਠ ਕਰਕੇ ਲਈਏ ਹਾਨੀ ਹੋ ਜਾਂਦੇ ਨੇ ਨੇਰੇ ਸੱਚਾ ਸੁੱਚਾ ਰਹਿਬਰ ਮਿਲਿਆ ਇਸਦਾ ਇੱਕ ਇਛਾਰਾ ਮੰਜਿਲ, ਫਿਰ ਕਿਉਂ ਆਪਣੀ ਮਨ ਮਤ ਲੈ ਕੇ ਚੁਣਦੇ ਰਹੀਏ ਰਾਹ ਲੰਬੇਰੇ, ਕੋਮਲ ਸਾਡੇ ਹੱਥਾਂ ਵਿੱਚ ਨੇ ਇਸ ਕਾਦਰ ਤੇ ਕਲਮਾਂ ਦਿੱਤੀਆਂ, ਆਓ ਆਪਣੀ ਕਿਸਮਤ ਦੇ ਵਿੱਚ ਆਪਾਂ ਲਿਖੀਏ ਸੂਰਜ ਸਵੇਰੇ। ਉਲਝ ਜਾਂਦੀ ਹੈ ਜਦੋਂ ਦੁਨੀਆਂ ਦੀ ਟਾਹਣੀ ਬੇ ਸਿਰੋਂ ਬੇ ਪੈਰ ਹੁੰਦੀ ਹੈ ਜਦ ਕਹਾਣੀ, ਸੇਧਾਂ ਦੇਵਣ ਲਈ ਸਹੀ ਦੁਨੀਆਂ ਉੱਤੇ ਪੈਗੰਬਰ ਦੀ ਰੀਤੀ ਹੈ ਜੁਗਾਂ ਪੁਰਾਣੀ। ਜ਼ਿੰਦਗੀ ਨੂੰ ਪਿਆਰ ਵਿੱਚ ਇੱਕ ਦਿਓ ਹੁਲਾਰਾ, ਚੰਦਰੀ ਨਫ਼ਰਤ ਤਾਂ ਹੈ ਬੰਦਿਆਂ ਨੂੰ ਖਾਣੀ, ਸੱਚ ਹੈ ਕਾਇਮ ਹਮੇਸ਼ਾ ਰਹਿਣ ਲਈ ਹੋਰ ਹਰ ਇੱਕ ਸੱਤਾ ਹੈ ਆਉਣੀ ਤੇ ਜਾਣੀ ਕੈਦ ਜਨਮਾਂ ਦੀ ਬਥੇਰੀ ਭੁਗਤ ਲਈ ਹੈ ਆ ਆ ਜਾਓ ਇਸ ਦਰ ਦੇ ਉੱਤੇ ਜੋ ਮੁਕਤੀ ਪਾਣੀ, ਸਤਿਗੁਰ ਦੀ ਮਿਹਰ ਦੇ ਨਾਲ ਮੇਲ ਹੁੰਦੇ ਨੇ, ਰੱਬ ਰਾਜਾ ਹੈ ਤਾਂ ਰੂਹ ਇਸਦੀ ਰਾਣੀ ਹੈ।

ਸੁੱਖੀ ਜੀਵਨ ਦੀਆਂ ਵਗੀਆਂ ਨੂੰ ਕਰ ਦਿੰਦਾ ਗੁਲਜ਼ਾਰ ਗੁਰੂ ਹੈ, ਵਿੱਚ ਵਿਚਾਲੇ ਇਹੋ ਸਹਾਰਾ ਆਰ ਗੁਰੂ ਹੈ ਪਾਰ ਗੁਰੂ ਹੈ, ਦਰ ਆਵਣ ਵਾਲੇ ਹਰ ਇੱਕ ਨੂੰ ਦਿੰਦਾ ਖੁਦ ਸਤਿਗੁਰ ਗੁਰ ਹੈ। ਥਲ ਵਰਗੀ ਤਪਦੀ ਜ਼ਿੰਦ ਉੱਤੇ ਰਹਿਮਤ ਦੀ ਬੋਛਾਰ ਗੁਰੂ ਹੈ ਰੱਬ ਵੀ ਆਗਿਆਕਾਰ ਹੈ ਜਿਸਦਾ ਉਹ ਸੱਚੀ ਸਰਕਾਰ ਗੁਰੂ ਹੈ, ਕਰ ਦਿੰਦੀ ਹੈ ਤਨ ਮਨ ਕੋਮਲ ਐਸੀ ਸੀਤਲ ਧਾਰ ਗੁਰੂ ਹੈ। ਘੱਟਦਾ ਘੱਟਦਾ ਘੱਟ ਜਾਂਦਾ ਗਿਆਨਤਾ ਦਾ ਜੋਰ, ਚੜ੍ਹਦਾ ਚੜ੍ਹਦਾ ਚੜ੍ਹ ਜਾਂਦਾ ਹੈ ਗਿਆਨ ਦਾ ਲੋਰ, ਬੰਦੇ ਨੂੰ ਇਹ ਬ ਬੰਦਿਆਂ ਵੱਲ ਨੂੰ ਲੈ ਭੱਜਦਾ, ਮਨ ਦਾ ਘੋੜਾ ਹੋ ਜਾਂਦਾ ਹੈ ਜਦ ਆਪਣਾ ਜੋਰ। ਜੇ ਸਚਾਈ ਮਿਲੀ ਹੈ ਤਾਂਂ ਸੰਭਾਲ ਕਰੋ, ਹਾਵੀ ਹੋ ਜਾਵੇ ਨਾ ਕਿੱਧਰੇ ਕੂੜ ਦਾ ਜ਼ੋਰ, ਪੱਕਿਆਂ ਕੋਲ ਬਹਿ ਕੇ ਵੱਧਦਾ ਹੈ ਵਿਸ਼ਵਾਸ਼, ਕੱਚਿਆਂ ਦੀ ਸੰਗਤ ਕਰ ਦਿੰਦੀ ਹੈ ਕੰਮਜ਼ੋਰ। ਗਿਆਨ ਦੀ ਦੌਲਤ ਜਿੰਨੀ ਹੋਵੇ ਥੋੜ੍ਹੀ ਹੈ, ਜਿੰਨੀ ਜਿੱਥੋਂ ਮਿਲ ਜਾਏ ਹਾਸਿਲ ਕਰੀਏ ਹੋਰ, ਸਤਿਗੁਰ ਦਾ ਦੀਦਾਰ ਜਦੋਂ ਵੀ ਹੋ ਜਾਂਦਾ ਹੈ ਪੈਲੇ ਪਾਵਣ ਲੱਗ ਜਾਂਦਾ ਹੈ ਮਨ ਦਾ ਮੋਰ। ਲੋਕੀ ਸਿਫ਼ਤ ਕਰਨ ਤੇਰੇ ਕਿਰਦਾਰ ਦੀ, ਆਪ ਨਾ ਆਪਣਾ ਮੂੰਹ ਕੋਮਲ ਪਾਵੀ ਸ਼ੋਰ, ਆਓ ਕਰੀਏ ਕੁੱਝ ਗੱਲਾਂ ਸਤਿਗੁਰੁ ਦੇ ਬਾਰੇ ਮਿਸ਼ਨ ਅਗਾਲ ਨੂੰ ਤੋਰੀਏ ਅਸੀਂ ਮਿਲਕੇ ਸਾਰੇ, ਸਤਿਗੁਰ ਨੇ ਉਮੀਦ ਹੈ ਰੱਖੀ ਸਾਡੇ ਉੱਤੇ, ਮਾਨਵਤਾ ਬਸ ਮਾਨਵਤਾ ਅਪਣਾਓ ਸਾਰੇ, ਇੱਕ ਨੂੰ ਜਾਣੋ ਇੱਕ ਨੂੰ ਮੰਨੋ ਇੱਕ ਇੱਕ ਹੋ ਜਾਓ ਬਿਖਰ ਕੇ ਕੰਮਜ਼ੋਰ ਰਹੋਂਗੇ ਫਿਰ ਕੇ ਚਾਰੇ, ਛਿੰਨ ਵਿੱਚ ਰੱਬਦਾ ਗਿਆਨ ਕਰਵਾ ਦਿੰਦਾ ਹੈ ਸਤਿਗੁਰ, ਕਿਸੇ ਵੀ ਯੁੱਗ ਵਿੱਚ ਇਸਦੇ ਕੋਲ ਰਹੇ ਨਹੀਂ ਲਾਰੇ, ਜਿਹਨਾਂ ਨੇ ਵੀ ਕੀਤਾ ਹੈ ਇਤਬਾਾਰ ਗੁਰੂ ਉੱਤੇ, ਉਹਨਾਂ ਦੇ ਸਤਿਗੁਰ ਨੇ ਸਾਰੇ ਕਾਰਜ ਸਵਾਰੇ, ਗੁਰ ਦੇ ਮੁੱਖ ਉ ਮੁੱਖ ਚ ਅੰਮ੍ਰਿਤ ਵੀ ਅੰਮ੍ਰਿਤ ਦੀ ਵਰਖਾ ਹੁੰਦੀ ਹੈ, ਬੰਦੇ ਦੀ ਜੀਭਾ ਤੋਂ ਝੜਦੇ ਜਦ ਅਗਿਆਰੇ, ਬਖ਼ਸ ਲਿਆ ਹੈ ਕੋਮਲ ਇਸਦੀ ਬਖ਼ਸੀਸ਼ ਨੇ ਇਸਦੀ ਇਸ ਬਖ਼ਸੀਸ਼ ਤੋਂ ਜਾਈਏ ਸਭ ਬਲਿਹਾਰੇ ਰੱਬ ਦੀ ਬਖ਼ਸੀਸ ਸਾਡੇ ਦਿਲ ਦੀ ਧਰਤ ਸੁਹਾਣੀ ਕੀਤੀ ਹੈ, ਧਰਤ ਦੀ ਰੂਹਾਂ ਦੀ ਪਈ ਹੁਣ ਰੱਬ ਦੇ ਨਾਲ ਪ੍ਰੀਤੀ ਹੈ, ਮਾਰੂਥਲ ਜਿਹੇ ਜੀਵਨ ਸੀ ਹੁਣ ਅੰਕੁਰ ਫੁੱਟੇ ਸੋਚਾਂ ਦੇ, ਕੋਨੇ ਕੋਨੇ ਹੈ ਹਰਿਆਲੇ ਸਤਿਗੁਰ ਰਹਿਮਤ ਕੀਤੀ ਹੈ, ਸੁੱਖ ਦਾ ਸਾਹ ਆਇਆ ਹੈ ਹੁਣ ਤਾਂ ਜੀਵਨ ਦਾ ਆਨੰਦ ਆ ਗਿਆ, ਹੁਣ ਤੱਕ ਜਿੰਨੀ ਉਮਰ ਲੰਘਾਈ ਬੇ-ਫ਼ਾਇਦਾ ਹੀ ਬੀਤੀ ਹੈ। ਸੱਚ ਮਿਲ ਗਿਆ ਸੱਚ ਕਹਿਣਾ ਹੈ ਧੰਨਵਾਦ ਜੀ। ਹਰ ਸਾਲ ਇੱਕੀ ਅਕਤੂਬਰ ਨੂੰ ਓਹਨਾ ਸ਼ਹੀਦਾਂ ਦੀ ਯਾਦ ਵਿਚ ਜਿਹਨਾਂ ਨੇ ਆਪਣੀ duty ਕਰਦਿਆਂ ਆਪਣੀਆਂ ਜਾਨਾ ਵਾਰ ਦਿਤੀਆਂ। police ਦੀ ਹਰ unit ਵਿਚ ਇਕ ਯਾਦਗਾਰ ਪਰੇਡ ਦਾ ਅਯੋਯਨ ਕੀਤਾ ਜਾਂਦਾ ਹੈ ਵਿਛੜੀਆਂ ਆਤਮਾਵਾਂ ਪ੍ਰਤੀ ਸਨਮਾਨ ਦਰਸੌਂਦਯਾ ਦੋ minute ਦਾ ਮੋਨ ਰੱਖਿਆ ਜਾਂਦਾ ਹੈ ਅਤੇ ਹਥਿਆਰ ਉਲਟੇ ਕੀਤੇ ਜਾਂਦੇ ਹਨ। ਪ੍ਰਦੇਸ਼ police ਅਤੇ ਵਿਧਾਨ ਸਭਾ ਸੇਨਾਵਾਂ ਦੇ ਸ਼ਹੀਦਾਂ ਦੇ ਨਾ ਓਹਨਾ ਵਲੋਂ ਦਿਤੀਆਂ ਗਿਆ ਕੁਰਬਾਨੀਆਂ ਨੂੰ ਸਨਮਾਨ ਦੇਣ ਲਾਈਂ ਬੜੇ ਮਾਨ ਨਾਲ ਪੜੇ ਜਾਂਦੇ ਹਨ। ਇੱਕੀ ਅਕਤੂਬਰ ਦਾ ਦਿਨ ਇਸ ਲਈ police ਯਾਦ ਵੀ ਇਸਦੇ ਰੂਪ ਵਿਚ ਮਨਾਇਆ ਜਾਂਦਾ ਹੈ ਕਿ ਇੱਕੀ ਅਕਤੂਬਰ ਉੱਨੀ ਸੋ ਉਨਾਥ ਨੂੰ ਜਦੋ CRPF ਦੀ ਇਕ patrol party ਜਿਸ ਦੀ ਅਗਵਾਈ SI ਕਰਮ ਸਿੰਘ ਕਰ ਰਹੇ ਸੀ ਉੱਤੇ ਚੀਨ ਦੇ ਸੈਨਿਕ ਨੇ hot spring ਸਦਾਕ ਵਿਚ ਘਾਤ ਲਗਾ ਕੇ ਹਮਲਾ ਕਰ ਦਿਤਾ ਸੋਲਾਂ ਹਜ਼ਾਰ ਫੁੱਟ ਦੀ ਅਹ ਉਚਾਈ ਤੇ ਜਵਾਨਾਂ ਵਲੋਂ ਬੜੇ ਮੁਸ਼ਕਿਲ ਮੁਸ਼ਕਿਲ ਹਾਲਾਤ ਵਿਚ ਅਤੇ ਭਾਰੀ ਠੰਡ ਦੇ ਬਾਵਜੂਦ ਦਿਖਾਈ ਗਈ ਅਦਭੁਤ ਬਹਾਦੁਰੀ ਅਦੁਤੇ ਸਾਹਸ ਦਾ ਨਿਚੋੜ ਹੈ ਭਾਰਤ ਤਿਬਤ ਬਾਰਡਰ ਸੈਨਾ police ਦੇਸ਼ ਦੇ ਸਾਰੇ police ਬੱਲਾ ਦੀ ਇਕ ਪ੍ਰਧੀਨਿਧਿ party ਹਰ ਸਾਲ heart spring ਸੁਦਾਖ ਵਿਚ ਓਹਨਾ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਹੈ, ਜਿਨ੍ਹਾਂ ਨੇ ਇੱਕੀ ਅਕਤੂਬਰ ਉੱਨੀ ਸੋ ਉਨਾਥ ਨੂੰ ਦੇਖ ਦੀ ਰੱਖਿਆ ਕਰਦੇ ਆਪਣੀਆਂ ਜਾਨਾ ਦਾ ਬਲੀਦਾਨ ਦੇ ਦਿਤਾ। ਪੰਜਾਬ police ਨੂੰ ਦੇਸ਼ ਭਰ ਵਿਚ ਅਲਗ ਅਲਗ ਪ੍ਰਕਾਰ ਦੀਆ ਸੇਵਾਵਾਂ ਲਈ ਦੇਸ਼ ਦੇ ਭਿੰਨ ਭਿੰਨ ਹਿਸਿਆਂ ਵਿਚ ਸੱਦਿਆ ਜਾਂਦਾ ਰਿਹਾ ਹੈ ।ਅਜਾਦੀ ਤੋਂ ਬਾਅਦ ITBP ਅਤੇ BSF ਦੀ ਹੋਂਦ ਦੀ ਆਉਣ ਤੋਂ ਪਹਿਲਾ ਪੰਜਾਬ police ਭਾਰਤ ਪਾਕਿਸਤਾਨ ਸੀਮਾ ਅਤੇ ਭਾਰਤ ਚੀਨ ਸੀਮਾ ਦੀ ਵੀ ਰੱਖਿਆ ਕਰਦੀ ਸੀ। ਦੇਸ ਦੇ ਆਤੰਕਵਾਦ ਪ੍ਰਭਾਵਿਤ ਪ੍ਰਦੇਸ਼ਾਂ ਵਿਚ ਦੇਸ਼ ਦੇ ਆਤਮਿਕ ਅਤਰਿੰਕ ਸੁਰੱਖਿਆ ਲਈ ਵੀ ਪੰਜਾਬ police ਨੂੰ ਬੜੇ ਹੀ ਹੋਰ ਬੜੇ ਹੀ ਥੋੜੇ ਸਮੇ ਦੇ notice ਦੇ ਬਾਵਜੂਦ ਭੇਜਿਆ ਜਾਂਦਾ ਹੈ। ਭਾਰਤ ਦੇ ਪਹਿ ਗ੍ਰਹਿ ਮੰਤਰੀ ਸਰਦਾਰ ਵਲਬ ਭਾਈ ਪਟੇਲ ਨੇ ਪੰਜਾਬ police ਬਾਰੇ ਹੇਠਾਂ ਲਿਖਰੀ ਟਿਪਣੀ ਕੀਤੀ। ਮੈਂ ਜਾਣਦਾ ਹਾਂ ਕਿ ਅਜਾਦੀ ਦੇ ਸਮੇ ਵਿਚ ਪੰਜਾਬ police ਨੇ ਜਿਹੜੀਆਂ ਮੁਸ਼ਕਿਲ ਅਤੇ ਵਿਨਾਸ਼ ਦਾ ਸਾਮਣਾ ਕੀਤਾ ਹੈ ਤੁਹਾਡੇ ਬਲ ਦੀ ਸੰਖਿਆ ਬੁਹਤ ਘਟ ਰਹਿ ਗਈ ਸੀ ਬੜੀ ਛੇਤੀ ਤੁਹਾਨੂੰ ਫਿਰ ਸ਼ੁਰੂ ਤੋਂ ਖੜਾ ਕਰਨਾ ਸੀ। ਇਸ ਤਰ੍ਹਾਂ ਦੇ ਬਟਵਾਰੇ ਅਤੇ ਧਾਰਮਿਕ ਦੰਗਿਆਂ ਦੇ ਵਿਗੜੇ ਹੋਏ ਮਾਹੌਲ ਦੇ ਵਿਚ ਜਿਨ੍ਹਾਂ ਦਾ ਕੋਈ ਸਮਾਨੰਤਰ ਨਹੀਂ ਹੈ। ਤੁਹਾਨੂੰ ਬੁਹਤ ਮੁਸ਼ਕਿਲਾਂ ਦਾ ਸਾਮਣਾ ਕਰਨਾ ਪਿਆ ਸੀ ਅਤੇ ਤੁਸੀਂ ਸੱਚਮੁੱਚ ਬੁਹਤ ਹੀ ਘਾਟ ਸਮੇ ਵਿਚ ਆਪਣੇ ਬਲ ਦੇ ਗਠਨ ਕਰਕੇ ਇਕ ਚਮਤਕਾਰ ਕਰ ਦਿੱਤਾ ਅਤੇ ਓਹਨਾ ਓਹਨਾ ਨੇ ਵੜਿਆ ਢੰਗ ਨਾਲ ਪੰਜਾਬ police ਦਾ ਇਤਹਾਸਿਕ ਵੀਰਤਾ, ਤਿਆਗ ਅਤੇ ਅਣਗਿਣਤ ਉਬਲਬਦਿਆਂ ਦਾ ਇਤਿਹਾਸ ਹੈ ਪੰਜਾਬ ਦੀ ਪਾਕਿਸਤਾਨ ਨਾਲ ਪੰਜ ਸੋ ਛਪੰਜਾ kilometer ਲੰਬੀ ਸੀਮਾ ਹੈ ਅਤੇ ਦਸ ਸਾਲਾਂ ਤੋਂ ਵੱਧ ਚਲੇ ਆਤੰਕਵਾਦ ਦੇ ਬੁਰੇ ਦੌਰ ਦਾ ਗਵਾਹ ਹੈ। ਇਹ ਸਬ ਬਹਾਦਰ police ਦੇ ਜਵਾਨਾਂ ਅਤੇ ਅਧਿਕਾਰੀਆਂ ਦੀ ਹਿੰਮਤ ਅਤੇ ਹੌਸਲੇ ਦਾ ਨਤੀਜਾ ਹੈ ਕਿ ਅਸੀਂ ਆਤੰਕਵਾਦ ਨੂੰ ਉਸਦੇ

ਪੂਰੀ ਤਰਾਹ ਖਾਤਮਾ ਕਰ ਸਕੇ ਅੱਜ ਦੀ police ਅਗਵਾਈ ਦੇ ਅਗਵਾਈ ਨੇ police ਨੂੰ ਪ੍ਰੇਰਨਾ ਦਿਤੀ ਹੈ ਕਿ ਇਹ ਆਤੰਕਵਾਦ ਨੂੰ ਦੇਸ਼ ਭਗਤੀ ਦੀ ਭਾਵਨਾ ਅਤੇ ਲਗਨ ਦੇ ਨਾਲ ਇਕ ਇਕ ਖਤਮ ਕਰਨ ਖਤਮ ਕਰਨਾ। ਇਹ ਸਾਰੇ ਹਜ਼ਾਰਾਂ ਪੁਰਸ਼ਾਂ ਅਤੇ ਔਰਤਾਂ ਦੇ ਬਲਿਦਾਨ ਦਾ ਨਤੀਜਾ ਹੈ ਕਿ ਅਸੀਂ ਸ਼ਾਂਤੀ, ਸੁਰੱਖਿਆ ਅਤੇ ਖੁਸ਼ਹਾਲੀ ਦੇ ਵਾਤਾਵਰਨ ਵਿਚ ਇਸ ਰਾਜ ਵਿਚ ਜੀਅ ਰਹੇ ਹਾ। ਅੱਜ ਅਸੀਂ ਅਸੀਂ ਫਿਰ ਬੜੇ ਆਦਰ ਨਾਲ ਉਨ੍ਹਾਂ police ਜਵਾਨਾਂ ਵਲੋਂ ਦਿੱਤੇ ਗਏ ਬਲੀਦਾਨਾਂ ਨੂੰ ਯਾਦ ਕਰਦੇ ਹੋਏ ਉਨ੍ਹਾਂ ਨੂੰ ਸਲਾਮ ਕਰਦੇ ਹਾ। police zone range ਅਤੇ ਜਿਲੇ ਅਠਾਈ ਜਿਲੇ ਨੇ ਵੈਸੇ ਤਾਂ। ਪੰਜਾਬ police ਦਾ ਇਕ ਵਿਸ਼ਾਲ ਸੰਘਾਤਮਕ ਢਾਂਚਾ ਹੈ। DGP ਦਾ ਪ੍ਰਸ਼ਾਸਨ ਖੂਫੀਆ, ਸੁਰੱਖਿਆ, ਅਪਰਾਧ ਅਤੇ forensic ਵਿਗਿਆਨ, ਪ੍ਰਯੋਗਸ਼ਾਲਾ IC ਅਤੇ ਸਮੇਤ ਸਕੱਤਰ ਸੰਬੰਧੀ staff ਦੇ ਨਾਲ ਚੰਡੀਗੜ੍ਹ ਵਿਖੇ headquarter ਹੈ। ਰਾਜ ਨੂੰ ਚਾਰ ਜੋਨਾਂ ਵਿਚ ਵੰਡਿਆ ਗਿਆ ਹੈ, ਬਾਡਰ zone ਪਟਿਆਲਾ zone ਜਲੰਧਰ zone ਅਤੇ ਬਠਿੰਡਾ zone । ਹਰ ਜੋਨਾਂ ਦਾ ਮੁਖੀਆ ਇਕ inspector general of police ਹੁੰਦਾ ਹੈ। ਰਾਜ ਇਨ੍ਹਾਂ ਜੋਨਾਂ ਨੂੰ ਸੱਤ ਰੇਜਾਂ ਜਿਵੇਂ ਕਿ ਪਟਿਆਲਾ, ਬਠਿੰਡਾ, ਫਿਰੋਜ਼ਪੁਰ, ਲੁਧਿਆਣਾ, ਜਲੰਧਰ ਬਾਡਰ ਅਤੇ ਰੂਪਨਗਰ range ਵਿਚ ਵੰਡਿਆ ਗਿਆ ਹੈ। ਇਸ ਸਮੇਂ ਪੰਜਾਬ ਵਿਚ ਚੌਵੀ police ਜਿਲੇ SP ਦੀ ਅਗਵਾਈ ਕਰਨ ਵਾਲੇ ਹਨ ਅਤੇ ਤਿੰਨ ਕਮ੍ਯੁਨਿਸ੍ਤਾ ਦੀ ਅਗਵਾਈ IGPI ਕਰ ਰਹੇ ਹਨ। ਪੰਜਾਬ ਕੋਲੋ ਇਕ ਹਥਿਆਰਬੰਦ ਪੂਰਕ ਬਲ ਹੈ

ਅੰਮ੍ਰਿਤਸਰ city, ਜਲੰਧਰ city, ਲੁਧਿਆਣਾ city । ਹਥਿਆਰਬੰਦ ਬਟਾਲਣਾ ਬਹੁਤ ਜਿਆਦਾ ਹੁੰਦੀਆਂ ਨੇ। ਉਨੀ ਸੌ ਇਕਤਾਲੀ ਵਿਚ british ਨੇ police ਦੀ ਸਹਾਇਤਾ additional police ਵਲੋਂ ਇਕ ਹਜਾਰ ਆਦਮੀਆਂ ਦੀ ਇਕ ਟੁਕੜੀ ਬਣਾਈ। ਵੰਡ ਤੋਂ ਬਾਅਦ ਇਸ ਬਲ ਦਾ headquarter ਲਾਹੌਰ ਤੋਂ ਜਲੰਧਰ cant ਬਦਲਿਆ ਗਿਆ ਅਤੇ ਇਸ ਨੂੰ ਮੁੜ ਪੰਜਾਬ ਆਰਮਡ ਪੋpolice ਦੇ ਰੂਪ ਵਿਚ ਨਾਮਜ਼ਦ ਕੀਤਾ ਗਿਆ। ਆਜ਼ਾਦੀ ਤੋਂ ਬਾਅਦ ਪੰਜਾਬ ਆਰਮਡ police ਨੇ ਭਾਰਤ ਪਾਕਿਸਤਾਨ ਸਰਹੱਦੀ ਪੁਲਸਿੰਗ

CRPF ਹਰਿਆਣਾ ਦੇ ਆਰਮਡ PAP ਜਲੰਧਰ, ਪੰਜਾਬ armed police ਦੇ ਜਵਾਨਾਂ ਦੇ headquarter ਹੈ। ਇਹ ਸੰਸਥਾ ਇਕੋ ਇਕ ਜਗ੍ਹਾ ਹੈ, ਜਿਥੇ ਪੰਜਾਬ ਦੇ ਹਥਿਆਰਬੰਦ police ਡਿਊਟੀਆਂ ਕੀਤੀਆਂ ਜਾਂਦੀਆਂ ਹਨ ਅਤੇ ਹਥਿਆਰਬੰਦ police ਕਰਮਚਾਰੀਆਂ ਨੂੰ ਸਿਖਲਾਈ ਦਿੱਤੀ ਜਾਂਦੀ ਹੈ ਅਤੇ ਜੋ ਡਿਊਟੀਆਂ ਨੇ ਨਾ ਮਹੱਤਵਪੂਰਨ ਅਤੇ ਗੁੰਝਲਦਾਰ ਡਿਊਟੀਆਂ ਦਿੱਤੀਆਂ ਜਾਂਦੀਆਂ ਹਨ। DCF ਦੀ ਹੋਂਦ ਵਿਚ ਆਉਣ ਤੋੰ ਪਹਿਲਾਂ PAP ਪਾਕਿਸਤਾਨ ਨਾਲ ਸਾਂਝੀ ਦੇਸ਼ ਦੀ ਸਭ ਤੋਂ ਸੰਵੇਦਨਸ਼ੀਲ ਸਰਹੰਦ ਦੀ ਰੱਖਿਆ ਕਰਦੀ ਸੀ।

PIP ਵਿਚ ਹਨ । ਇਹ campus ਇਕ ਵਿਸ਼ਾਲ ਖੇਤਰ ਵਿਚ ਹੈ ਅਤੇ ਰਿਹਾਇਸ਼ੀ ਖੇਡ ਦੇ ਮੈਦਾਨ, ਸਿਖਲਾਈ ਉਪਕਰਨ, ਹਾਲ school, ਹਸਪਤਾਲ, swimming ਪੁਲ ਆਦਿ ਦੇ ਖੇਤਰਾਂ ਵਿਚ ਆਪਣੇ ਆਪ ਸੰਪੂਰਨ ਹੈ। ਸਾਡੇ ਪਿੰਡ ਦੇ ਕੋਲ ਇਕ ਨਹਿਰ ਵੀ ਹੈ ਜਿਸ ਵਿਚ ਲੋਕ ਛਾਲ ਮਾਰਦੇ ਨੇ ਅਤੇ ਖੁਦਕੁਸ਼ੀ ਕਰਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਦੇ ਹਨ। ਕਈ ਵਾਰ ਮੈਂ ਵੀ ਸੋਚਦੀ ਹਾਂ ਕੀ ਉਸ ਨਹਿਰ ਦੇ ਵਿਚ ਡੁਪਕੀ ਲਗਾ ਕੇ ਉਪਰ ਜਾ ਸਕਦੀ ਹਾਂ ਕਿ ਨਹੀ ਜਾ ਸਕਦੀ। ਫਿਰ ਮਨ ਮਨ ਕਰਦਾ ਹੈ ਕਿ ਇਹੋ ਜੇ ਕੰਮ ਨਹੀਂ ਕਰਨੇ ਚਾਹੀਦੇ। ਜੀਵਨ ਇਕ ਵਾਰੀ ਮਿਲਦਾ ਹੈ ਉਸਨੂੰ ਖੁਲ ਕੇ ਜਿਓ। ਤੇ ਜੀਵਨ ਸਾਡਾ ਹੱਕ ਏ ਜਿਓਣ ਦਾ, ਜੀਵਨ ਨੂੰ ਜਿਓਂ ਖੁਸ਼ ਹੋ ਕੇ, ਸਭ ਨਾਲ ਰਹੋ ਮਿਲ ਕੇ ਪਿਆਰ ਨਾਲ। ਪੰਜਾਬ police ਜ਼ਿੰਦਾਬਾਦ, ਪੰਜਾਬ police ਜਿੰਦਾਬਾਦ, ਇੰਦਰਾ ਗਾਂਧੀ ਪਤਾ ਨੀ ਕੀ ਆ ਮੁਰਦਾਬਾਦ। ਪੰਜਾਬ police ਜ਼ਿੰਦਾਬਾਦ ਭਾਰਤੀ ਰਿਜ਼ਵ bank ਲੁਧਿਆਣੇ ਵਿਚ, ਨਹੀ ਹੈਗੀ। ਜਿਹੜੀ ਪੰਜਾਬ police ਵਿਚ ਕਮਾਂਡੋ ਸਾਲ ਉਨੀ ਸੌ ਉਨਾਨਵੇ ਵਿਚ ਹੋਂਦ ਵਿਚ ਆਏ, ਵਿਚਾਰ ਰਾਜ ਵਿਚ ਆਤੰਕਵਾਦ ਦਾ ਮੁਕਾਬਲਾ ਕਰਨ ਲਈ ਇਕ ਬਿਹਤਰ ਸਿਖਿਅਤ ਬਿਹਤਰ ਅਤੇ ਵਿਸ਼ੇਸ਼ ਬਲ ਦੀ ਸਤਾਪਤ ਕਰਨਾ ਸੀ। ਤੀਹ ਅਗਸਤ ਉਨੀ ਸੌ ਅਠਾਸੀ ਨੂੰ PAP ਦੇ ਤੇਤਵੀ ਬਟਾਲੀਅਨ ਨੂੰ ਖੜਾ ਕੀਤਾ ਗਿਆ। ਭਾਰਤ ਇਕ ਮਹਾਨ ਦੇਸ਼ ਹੈ ਜਿਸ ਵਿਚ ਬੇਰੁਜ਼ਗਾਰੀ ਹੈ। ਭੁੱਖੇ ਲੋਕ ਭੁੱਖੇ ਮਰ ਜਾਂਦੇ ਨੇ। ਕਈ ਲੋਕ ਡਕੈਤੀ ਕਰ ਲੈਂਦੇ ਨੇ। ਦਿੱਲੀ ਵਿਚ india ਨਾਂ ਦਾ ਇਕ gate ਏ gate ਹੈ। gate ਦਰਵਾਜੇ ਨੂੰ ਬੋਲਦੇ ਨੇ। gate ਨੂੰ ਕਈ ਪ੍ਰਕਾਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ। headquarter ਇਕ ਪਟਿਆਲਾ ਦੇ ਜਿਲੇ ਵਿਚ ਬਹਾਦੁਰਗੜ ਬਹਾਦੁਰਗੜ ਵਿਖੇ ਹੈ। ਇਹ ਪਟਿਆਲਾ, ਚੰਡੀਗੜ੍ਹ ਸੜਕ ਤੇ ਪਟਿਆਲਾ ਦੇ ਬਸ ਅੱਡੇ ਤੋਂ ਸੱਤ kilometer ਦੀ ਦੂਰੀ ਤੇ ਸਥਿਤ ਹੈ। ਪੰਜਾਬ police ਜ਼ਿੰਦਾਬਾਦ । driving ਵਿਚ ਨੌ ਆਮ ਗਲਤੀਆਂ, ਜਦੋਂ ਵੀ ਤੁਸੀਂ phone ਚਲਾਵੋ ਦੇਖ ਕੇ ਚਲਾਓ। ਸਭ ਨਾਲ ਪਿਆਰ ਨਾਲ ਰਹੋ, ਭੇਦਭਾਵ ਕਰੋ, ਗੱਡੀਆਂ ਦੇ ਅੰਦਰ ਧਿਆਨ ਭੰਗ, ਨੀਂਦ ਦੀ ਅਵਸਥਾ ਵਿਚ driving ਕਰਨੀ, ਧਿਆਨ ਭੰਗ ਕਰਨਾ, ਕੋਲ ਬੈਠੋ ਕੋਲ ਗੱਲਾਂ ਮਾਰੀ ਜਾਵੇ। ਸਾਡਾ ਧਿਆਨ driving ਤੋਂ ਹੱਟ ਕੇ ਉਹਦੇ ਨਾਲ ਗੱਲਾਂ ਕਰਨ ਵਿਚ ਕਰਨ ਵਿਚ ਲੱਗ ਜਾਂਦਾ, ਜਿਹਦੇ ਨਾਲ ਬਹੁਤ ਸਾਰੀਆਂ ਦੁਰਘਟਨਾਵਾਂ ਦਾ ਸ਼ਿਕਾਰ ਹੁੰਦਾ ਹੈ। ਸਤਿ ਸ਼੍ਰੀ ਅਕਾਲ ਜੀ ਮੈ ਰਿੰਕੂ ਤੁਹਾਡੇ ਨਾਲ ਕੁਝ ਕਿੱਸਾ ਸਾਂਝਾ ਕਰਨ ਲੱਗਿਆ ਹਾਂ ਸਮਾਜ ਵਿਗਿਆਨਿਕ, ਸਮਾਜ ਦਾ ਵਿਗਿਆਨਿਕ ਹੈ ਜੋ ਇਸ ਮਨੁੱਖਾਂ ਦੇ ਆਪਸੀ ਸੰਬੰਧਾ ਦੇ ਅਧੀਨ ਕੀਤਾ ਜਾਂਦਾ ਹੈ ਸਮਾਜ ਵਿਗਿਆਨ ਮੁਨੱਖਾ ਦੇ ਵਿਵਹਾਰਾਂ ਦੀਆ ਆਪਸੀਆਂ ਕਿਰਿਆਵਾ ਦਾ ਅਧੀਨ ਕਰਦੇ ਹਨ, ਇਸ ਗੱਲ ਇਹ ਇਸ ਗੱਲ ਬਾਰੇ ਪਤਾ

ਕਿਸ ਤਰ੍ਹਾਂ ਉਹਨਾਂ ਦੀ ਥਾਂ ਉੱਤੇ ਹੋਰ ਸਮੂਹ ਅੱਗੇ ਆ ਗਏ l ਸਮਾਜ ਵਿਗਿਆਨ ਸਮੂਹ ਦੀਆ ਕਰਜਾ ਵਧੀਆ ਵਧੀਆ ਪ੍ਰੰਪ੍ਰਾਵਾਂ, ਸਮੂਹਾਂ ਅਤੇ ਸੰਸਥਾਵਾਂ ਦੇ ਅਧੀਨ ਦਾ ਅਧੀਨ ਅਧੀਨ ਕਰਜ ਹੈ ਸਮਾਜ ਵਿਗਿਆਨ ਦਾ ਜਨਮਦਾਤਾ ਕੰਮ ਤੇ ਮੂਲ ਮੰਨਿਆ ਜਾਂਦਾ ਹੈ ਜੇ ਕੋਈ ਫਰਜ ਇਕ ਫਰਜ ਦਾ ਇਕ ਸਮਾਜਿਕ ਉੱਤੇ ਉਸਨੇ ਅਠਾਰਾਂ ਸੌ ਤੀਹ ਤੋਂ ਅਠਾਰਾਂ ਸੌ ਚਾਲੀ ਹਜ਼ਾਰ ਵਿਚਾਰ ਇਕ ਕਿਤਾਬ ਲਿਖੀ ਪੋਸਿਟਿਵ ਪ੍ਰਾਪਰਟੀ ਲਿਖੀ ਹੈ ਜੋ ਕੇ ਛੇ ਹਿਸਿਆਂ ਵਿਚ ਛਪੀ ਉਸਨੇ ਉਸਨੇ ਇਸ ਕਿਤਾਬ ਵਿਚ ਸਮਾਜਿਕ ਸੰਬੰਦਾ ਦਾ ਅਧੀਨ ਕਰਨ ਵਾਲੇ ਵਿਗਿਆਨਿਕ ਦੀ ਗੱਲ ਦੱਸੀ ਜਿਸਦਾ ਨਾ ਓਹਨੇ

ਸਮਾਜ ਵਿਗਿਆਨ ਨੂੰ ਸਮਝਣ ਲਈ ਇਹ ਜ਼ਰੂਰੀ ਹੈ ਕੇ ਇਸ ਜ਼ਰੂਰੀ ਹੈ ਕੇ ਅਸੀ ਇਸਦੇ

ਇਹ ਦੋ ਸ਼ਬਦਾਂ ਤੋਂ ਮਿਲ ਕੇ ਬਣਿਆ ਹੈ ਤਾ ਲੈਟਿਨ ਸ਼ਬਦ ਭਾਸ਼ਾ ਦਾ ਸ਼ਬਦ ਹੈ ਜਿਸਦਾ ਅਰਥ ਸਮਾਜ ਅਤੇ ਸ਼ਬਦ ਤੋਂ ਮਿਲਕੇ ਬਣਾਇਆ ਹੈ ਲੈਟਿਨ ਭਾਸ਼ਾ ਦਾ ਸ਼ਬਦ ਹੈ ਭਾਸ਼ਾ ਦਾ ਸ਼ਬਦ ਹੈ ਜਿਸਦਾ ਅਰਥ ਹੈ ਵਿਗਿਆਨ ਇਸ ਤਰ੍ਹਾਂ ਸਮਾਜ ਵਿਗਿਆਨ ਦਾ ਸ਼ਬਦਿਕ ਅਰਥ ਹੈ ਸਮਾਜ ਦਾ ਵਿਗਿਆਨ ਸਮਾਜਿਕ ਸੰਬੰਧਾ ਦੇ ਅਧੀਨ ਕਰਨ ਵਾਲੇ ਵਿਗਿਆਨ ਨੂੰ ਸਮਾਜ ਵਿਗਿਆਨ ਕਿਹਾ ਜਾਂਦਾ ਹੈ ਇਸ ਤਰ੍ਹਾਂ ਅਸੀ ਕਹਿ ਸਕਦੇ ਹਾਂ ਕੇ ਸਮਾਜ ਵਿਚ ਮਿਲਣ ਵਾਲੇ ਹਰੇਕ ਪ੍ਰਕਾਰ ਦੇ ਸਬੰਧ ਕਾਰਜ ਪ੍ਰਾਣੀਆਂ ਲੋਖਾ ਪ੍ਰੰਪ੍ਰਾਵਾਂ

ਓਹਨਾ ਸੰਬੰਧਾ ਤੋਂ ਨਿਕਲੇ ਰੀਤੀ ਰਿਵਾਜ਼ ਪ੍ਰੰਪ੍ਰਾਵਾਂ ਤੇ ਸੰਸਥਾਵਾ ਦਾ ਅਧੀਨ ਕਰਦਾ ਹੈ ਸਮਾਜ ਸੰਬੰਧਿਤ ਘਟੋ ਘੱਟ ਦੋ ਵਿਅਕਤੀਆਂ ਵਿਚ ਹੁੰਦੇ ਹਨ ਇਸ ਲਈ ਸਮਾਜ ਵਿਗਿਆਨਿਕ ਦੇ ਵਿਸ਼ੇਸ਼ਣ ਦੀ ਇਕਾਈ ਇਕ ਵਿਅਕਤੀ ਨਹੀਂ ਬਲਕਿ ਘਟੋ ਘੱਟ ਦੋ ਵਿਅਕਤੀ ਹੁੰਦੇ ਹਨ ਸਮਾਜ ਵਿਗਿਆਨਿਕ ਦਾ ਅਸਲੀ ਕੰਮ ਸਮਾਜਿਕ ਥਾਵਾਂ, ਸਥਾ ਅਤੇ ਘਟਨਾਵਾਂ ਦੇ ਸੰਬੰਧਿਤ ਵਿਚ ਖੋਜ ਕਰਨਾ ਹੈ ਇਸਦਾ ਉਪਦੇਸ਼ ਮੁਨੱਖੀ ਸਮਾਜ ਬਾਰੇ ਵੱਧ ਤੋਂ ਵੱਧ ਗਿਆਨ ਪ੍ਰਾਪਤ ਕਰਨਾ ਹੈ ਇਹ ਅਸਲੀ ਸਥਿਤੀ ਨੂੰ ਸਾਡੇ ਸਾਹਮਣੇ ਰੱਖਦਾ ਹੈ ਉਸਦੇ ਠੀਕ ਗ਼ਲਤ ਹੋਣ ਬਾਰੇ ਕੁਛ ਨਹੀਂ ਦੱਸਦਾ ਸਮਾਜ ਵਿਗਿਆਨਿਕ ਸਮਾਜਿਕ ਦੇ ਅਧੀਨ ਵੀ ਕਰਦਾ ਹੈ ਪਾਰ ਇਹ ਓਹਨਾ ਦਾ ਸਮੂਹ ਪੱਖ ਨਾਲ ਅਧੀਨ ਕਰਦਾ ਹੈ ਓਹਨਾ ਦਾ ਕੋਈ ਮੁਲਾਂਕਣ ਨਹੀਂ ਕਰਨਾ ਹੈ ਸਮਾਜ ਵਿਗਿਆਨਿਕ ਸਮਾਜ ਵਿਚ ਪਾਏ ਜਾਨ ਵਾਲੇ ਵਿਅਕਤੀਆਂ ਦੇ ਵਿਚਾਰਾਂ ਦੇ ਸੰਬੰਧਾਂ ਦਾ ਅਧੀਨ ਵੀ ਕਰਦਾ ਹੈ ਸਮਾਜਿਕ ਸੰਬੰਧਾ ਦੇ ਸਾਡੀ ਸੰਸਕ੍ਰਿਤੀ ਦਾ ਨਿਰਮਾਣ ਕਰਦੇ ਹਨ ਜੋ ਕੇ ਰੀਤੀ ਰਿਵਾਜਾਂ ਅਤੇ ਪ੍ਰੰਪ੍ਰਾਵਾਂ ਦੇ ਰੂਪ ਵਿਚ ਹੁੰਦੇ ਹਨ ਸਮਾਜ ਵਿਗਿਆਨਿਕ ਮੁਨੱਖੀ ਸੰਸਕ੍ਰਿਤੀ ਦਾ ਅਧੀਨ ਵੀ ਕਰਦਾ ਹੈ ਹਰੇਕ ਸਮਾਜ ਦੀਆ ਵੱਖ ਵੱਖ ਜ਼ਰੂਰਤਾਂ ਹੁੰਦੀਆਂ ਹਨ ਇਹਨਾਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਕਈ ਤਰ੍ਹਾਂ ਦੀਆ ਸੰਸਥਾਵਾਂ ਹੋ ਜਾਂਦੀਆਂ ਹਨ ਇਹ ਸੰਸਥਾਵਾਂ ਇਕ ਦੂਜੇ ਨਾਲ ਇਕ ਪ੍ਰਮਾਣ ਨਾਲ ਜ਼ੋਰੀਆ ਹੁੰਦੀਆਂ ਹਨ ਅਤੇ ਇਕ ਦੂਜੇ ਨੂੰ ਪ੍ਰਭਾਵਿਤ ਕਰਦੀਆਂ ਹਨ ਸਮਾਜ ਵਿਗਿਆਨਿਕ ਹਨ ਸੰਸਥਾਵਾਂ ਤੇ ਓਹਨਾ ਦੇ ਆਪਸੀ ਸੰਬੰਧਾਂ ਦਾ ਅਧੀਨ ਵੀ ਕਰਦਾ ਹੈ ਸਮਾਜ ਸੰਸਥਾਵਾ ਸਾਰੇ ਸਮਾਜ ਦੇ ਅਧੀਨ ਕਰਦਾ ਹੈ, ਸੰਸਥਾ, ਸ਼ਾਸਤਰਾਂ ਸਮਾਜ ਨੂੰ ਇਕ ਇਕਾਈ ਮੰਨਕੇ ਅਧੀਨ ਕਰਦਾ ਹੈ ਚਾਹੇ ਸਮਾਜ ਸਸਥਰਾ ਤੋਂ ਇਲਾਵਾ ਹੋਰ ਸਮਾਜ ਵਿਗਿਆਨਿਕ ਵੀ ਅਧੀਨ ਕਰਦੇ ਹਨ ਜਿਵੇ ਅਰਥ ਸਾਸਤ੍ਰ ਰਾਜਨੀਤੀ ਸਾਸਤ੍ਰ ਅਧੀਨ ਪ੍ਰੰਤੂ ਇਹ ਸਾਰੇ ਹੀ ਸਮਾਜ ਦੇ ਕਿਸੇ ਇਕ ਹਿੱਸੇ ਦਾ ਅਧੀਨ ਕਰਦੇ ਹਨ ਪੂਰਨ ਸਮਾਜ ਦਾ ਨਹੀਂ ਇਕ ਸਮਾਜ ਦੇ ਕਈ ਪੱਖ ਹੁੰਦੇ ਹਨ ਜਿਹੜੇ ਕੇ ਇਕ ਦੂਜੇ ਨਾਲ ਰੂਪ ਨਾਲ ਜੁੜੇ ਹੁੰਦੇ ਹਨ ਇਸ ਕਰਕੇ ਕੀ ਸਮਾਜ ਨੂੰ ਸਮਝਣ ਦੇ ਲਈ ਸਮਾਜ ਦੇ ਵੱਖ ਵੱਖ ਹਿਸਿਆਂ ਨੂੰ ਸਮਝਣਾ ਜ਼ਰੂਰੀ ਹੁੰਦਾ ਹੈ ਸਮਾਜ ਸਸਥਰਾ ਸਮਾਜਿਕ ਅਤੇ ਅੰਦਰੂਨੀ ਸਬੰਧਿਤ ਦੀ ਪੂਰੀ ਤਰਾਂ ਵਿਆਖਿਆ ਕਰਕੇ ਸਮਾਜ ਦਾ ਅਧੀਨ ਕਰਦੇ ਹਨ ਵਿਗਿਆਨਿਕ ਵਿਸ਼ੇਸ਼ਣ ਕਰਦਾ ਹੈ ਚਾਹੇ ਸਮਾਜ ਸਾਸਤ੍ਰ ਆਉਣ ਤੋਂ ਪਹਿਲਾ ਵੀ ਸਮਾਜਿਕ ਘਟਨਾਵਾਂ ਦਾ ਅਧੀਨ ਕਰਦਾ ਹੈ। ਕੀਤਾ ਜਾਂਦਾ ਸੀ ਪਰ ਇਹ ਅਧੀਨਿਕ ਹੁੰਦਾ ਸੀ ਵਿਗਿਆਨਿਕ ਨਹੀਂ ਇਸਲਈ ਸਮਾਜ ਦੇ ਅਰਥ ਸੰਬੰਧਿਤ ਕਈ ਗ਼ਲਤ

ਸਮਾਜ ਸਾਸਤ੍ਰ ਕਈ ਪ੍ਰਕਾਰ ਦੀਆ ਵਿਗਿਆਨਿਕ ਵਿਧੀਆਂ ਦੀਆ ਪ੍ਰਜੋਗ ਕਰਕੇ ਸਮਾਜ ਦਾ

ਸਮਾਜਿਕ ਸਮਸਿਆਵਾ ਨੂੰ ਸਮਝਣ ਤੇ ਹਲ ਕਰਨ ਵਿਚ ਮਦਦਾਰ ਹਰੇਕ ਸਮਾਜ ਵਿਚ ਬਹੁਤ ਸਮਸਿਆਵਾ ਹੁੰਦੀਆਂ ਹਨ ਜਿਹਨਾਂ ਨੂੰ ਦੂਰ ਕਰਨਾ ਜ਼ਰੂਰੀ ਹੁੰਦਾ ਹੈ। ਓਹਨਾ ਸਮੱਸਿਆਵਾ ਨੂੰ ਦੂਰ ਕਰਨ ਲਈ ਝੋਜਣਾ ਬਨਾਉਣ ਅਤੇ ਉਸ ਸਮੇ ਦੇ ਸਮਾਜਿਕ ਹਲਾਤਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਸਮਾਜ ਸਾਸਤ੍ਰ ਓਹਨਾ ਹਲਾਤਾਂ ਬਾਰੇ ਦਸਦਾ ਹੈ ਤਾ ਕੇ ਓਹਨਾ ਹਲਾਤਾਂ ਨਾਲ ਨਿਪਟਣ ਲਈ ਕੋਈ ਝੋਜਨਾ ਬਣਾਈਂ ਜਾ ਸਕੇ

ਸਮਾਜਿਕ ਝੋਜਨਾ ਨੂੰ ਸਮਝਣ ਦੇ ਹਲਾਤਾਂ ਨੂੰ ਸਮਝਣ ਤੋਂ ਬਾਅਦ ਹੀ ਪੂਰਾ ਕੀਤਾ ਜਾ ਸਕਦਾ ਹੈ ਇਸਲਈ ਸਮਾਜਿਕ ਹਲਾਤਾਂ ਨੂੰ ਸਮਝਣ ਲਈ ਸਮਾਜਿਕ ਵਿਗਿਆਨਿਕ ਮਦਦ ਕਰਦੇ ਹਾਂ ਸਮਾਜ ਸਾਸਤ੍ਰ ਵੱਖ ਵੱਖ ਧਾਰਨਾਵਾਂ ਨੂੰ ਪ੍ਰਵਾਚਿਤ ਕਰਦਾ ਹੈ ਸਮਾਜਿਕ ਸਾਸਤ੍ਰ ਦੇ ਆਉਣ ਤੋਂ ਪਹਿਲਾਂ ਸਮਾਜ ਦੇ ਵੱਖ ਵੱਖ ਹਿਸਿਆਂ ਸੰਬੰਧੀ ਕਈ ਤਰ੍ਹਾਂ ਗ਼ਲਤ ਧਾਰਨਾਵਾਂ ਬਨਾਇਆ ਗਈਆ ਸਨ

ਜਾਤ ਪ੍ਰਥਾ ਨੇ ਸਾਡੇ ਜਨ ਸਮਾਜ ਵਿਚ ਕਈ ਪ੍ਰਕਾਰ ਦੀਆ ਸਮੱਸਿਆਵਾਂ ਪੈਦਾ ਕਰ ਦਿਤੀਆਂ ਸਨ ਸਮਾਜ ਸਸਥਰ ਨੇ ਓਹਨਾ ਸਾਰੀਆਂ ਧਾਰਨਾਵਾਂ ਨੂੰ ਠੀਕ ਤਰੀਕੇ ਨਾਲ ਵਿਗਿਆਨਿਕ ਤੋਰ ਉਤੇ ਪ੍ਰਵਾਚਿਤ ਕੀਤਾ ਅਤੇ ਓਹਨਾ ਧਾਰਨਾਵਾਂ ਸੰਬੰਧਿਤ ਗਲਤੀਆਂ ਨੂੰ ਦੂਰ ਕੀਤਾ।

ਤੇ ਹਰੇਕ ਸੰਸਥਾਵਾਂ ਦੇ ਕਈ ਕਾਰਨ ਹੁੰਦੇ ਹਨ ਜਿਵੇ ਕੇ ਸਤਿ ਸ਼੍ਰੀ ਅਕਾਲ ਜੀ ਬੋਲ ਰਿਹਾ ਤੇ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦਾ। ਮੈਂ ਮਤਲਬ film ਅਹ Film Fare Award ਦੀ ਗੱਲ ਦੱਸਦਾ ਤੁਹਾਨੂੰ ਮੈਂ। ਆਹ ਆਪਣਾ ਪੰਜਾਬੀ industry ਦੀ Film Fare ਦੀ ਗੱਲ ਦੱਸਦਾ। ਗਿੱਪੀ ਗਰੇਵਾਲ ਜੀ ਤੇ ਘੁੱਗੀ ਆਹ ਜਿੰਨੇ ਵੀ ਕਲਾਕਾਰ ਏ। ਆ ਮਤਲਬ ਜਿਹੜੇ ਪਹਿਲਾ ਸੀਗੇ ਕਲਾਕਾਰ ਪੰਜਾਬੀ ਕਲਾਕਾਰ ਬੱਬੂ ਮਾਨ ਵਰਗੇ ਸੀ। ਵਧੀਆ ਵਧੀਆ ਕਲਾਕਾਰ ਸੀਗੇ। ਆ ਜਿੰਨੇ ਵੀ ਮਲਕੀਤ ਔਲਖ ਵਰਗੇ, ਮਤਲਬ ਜਿੰਨੇ ਵੀ ਆ। ਆ ਸਾਰੇ ਮੋਹਾਲੀ ਅਹ ਮੋਹਾਲੀ ਪਤਾ ਕਿਉਂ ਰਹਿੰਦੇ ਆ। ਮੋਹਾਲੀ friend ਏ, ਉਹਨਾਂ ਦਾ ਮਹਿਮਾਨ ਵਿੱਚ। ਮੋਹਾਲੀ ਸ਼ਹਿਰ ਨਾ city ਇੱਕ ਜਿਹਨੂੰ ਕਹਿੰਦੇ ਆ ਨਾ। trending ਵਧੀਆ ਮਤਲਬ ਵੀ। ਵਧੀਆ ਵਧੀਆ ਬੰਦੇ ਰਹਿੰਦੇ ਆ ਵੀ ਉਥੇ ਮੋਹਾਲੀ ਚ। ਉਥੇ ਅੱਜ-ਕੱਲ੍ਹ Instagram ਤੇ video ਬਣਦੀ ਆ, reels ਬਣਦੀ ਆ ਤਾਂ ਕਰਕੇ। ਵੀ ਇੰਨਾ ਕੁਛ ਮਤਲਬ ਇੱਥੇ ਚੀਜਾਂ ਬਣ ਗਈਆਂ ਮੋਹਾਲੀ ਚ। ਕਿੰਨਾ ਕੁਛ ਇੱਕ homeland ਕਰਕੇ ਸਭ ਤੋਂ ਜਿਆਦਾ ਤੈਨੂੂੰ ਸੱਚੀ ਦੱਸਾ। homeland ਚ ਜਿੰਨੇ ਵੀ ਕਲਾਕਾਰ ਏ- ਪਰਮੀਸ਼ ਵਰਮਾ। ਪਰਮੀਸ਼ ਵਰਮਾ ਜਦ ਗੋਲੀ ਵੱਜੀ ਸੀ ਪਰਮੀਸ਼ ਵਰਮਾ ਦਾ ਦੋ ਜਾਂ ਤਿੰਨ ਸਾਲ ਪਹਿਲਾਂ scene ਨੀ ਸੀਗਾ, ਗੋਲੀ ਵੱਜੀ ਸੀ ਪਰਮੀਸ਼ ਵਰਮਾ ਦੇ। ਉਥੇ Fortis ਹਸਪਤਾਲ ਚ ਮੋਹਾਲੀ ਚ admit ਸੀਗਾ ਪਰਮੀਸ਼ ਵਰਮਾ। ਉਹ ਜਿਹਨੇ ਗੋਲੀ ਮਾਰੀ ਸੀ। ਉਹ ਵੀ ਮੋਹਾਲੀ ਹੀ ਫਰਾਰ ਸੀਗਾ ਬੰਦਾ। ਤੁਸੀਂ ਆਪ ਸੋਚ ਲੋ ਹੁਣ। ਔਰ ਜਿੰਨੇ ਵੀ ਆ ਮਤਲਬ gangster ਆ, ਆ ਜਿੰਨੇ ਵੀ ਮਤਲਬ ਇਹੋ ਜੇ ਬੰਦੇ ਆ, ਜਿੰਨੇ ਵੀ ਮਤਲਬ ਸਾਰੇ, ਕਲਾਕਾਰ ਤੋਂ ਲੈ ਕੇ, singer ਤੋਂ ਲੈ ਕੇ, gangster ਤੋਂ ਲੈ ਕੇ, ਜਿੰਨੇ ਵੀ ਆ ਆ ਸਾਰੇ ਮੋਹਾਲੀ ਕਿਉਂ ਰਹਿੰਦੇ ਆ। ਮੋਹਾਲੀ ਇੰਨਾ ਨੂੰ safe ਚੰਡੀਗੜ੍ਹ ਕਿਉਂ ਨੀ ਪੰਗਾ ਲੈਂਦੇ। ਵੀ ਚੰਡੀਗੜ੍ਹ ਤਾਂ ਪਤਾ ਇੱਕ ਮਿੰਟ ਚ ਬੰਦਾ ਫੜਿਆ ਜਾਉਗਾ। ਵੀ ਚੰਡੀਗੜ੍ਹ ਦੀ police ਇੰਨੀ ਮੈਂ ਮਤਲਬ ਇੱਕ ਗੱਲ ਦੱਸ ਦਾ ਤੁਹਾਨੂੰ। ਚੰਡੀਗੜ੍ਹ ਦੀ police ਇੰਨੀ ਤੇਜ ਆ ਨਾ, ਇੰਨੀ ਮਤਲਬ ਜਿਹਨੂੰ ਕਹਿੰਦੇ ਆ ਵੀ, ਇੰਨੀ ਵਧੀਆ police ਆ ਚੰਡੀਗੜ੍ਹ ਦੀ। ਤੁਹਾਨੂੰ ਦੱਸ ਨੀ ਸਕਦਾ ਮੈੈਂ। ਇੱਕ ਮਿੰਟ ਚ ਬੰਦਾ ਲੱਭ ਲੈਂਦੀ ਆ ਯਾਰ ਉਹ। ਤਾਂ ਹੀ ਤਾਂ ਚੰਡੀਗੜ੍ਹ ਕੋਈ ਪੰਗਾ ਨੀ ਲੈਂਦਾ। ਚੰਡੀਗੜ੍ਹ ਮਤਲਬ crime rate ਕਿੰਨਾ ਘੱਟ ਹੈ। ਸਭ ਤੋਂ ਜਿਆਦਾ ਘੱਟ ਚੰਡੀਗੜ੍ਹ ਚ ਇਸ time crime rate ਚੰਡੀਗੜ੍ਹ ਚ। ਔਰ ਸਭ ਤੋਂ ਜਿਆਦਾ crime rate ਦਿੱਲੀ ਚ ਆ, ਬੰਬੇ ਚ ਆ, ਦੇਖ ਲੋ। ਹੁਣ ਸਭ ਤੋਂ ਜਿਆਦਾ crime rate ਦਿੱਲੀ ਚ ਆ, ਬੰਬੇ ਚ ਆ। ਚੰਡੀਗੜ੍ਹ ਚ ਸਭ ਤੋਂ ਜਿਆਦਾ crime rate ਘੱਟ ਏ। ਸਭ ਤੋਂ ਜਿਆਦਾ crime rate ਘੱਟ ਦਿੱਲੀ ਚ ਅਹ ਉਸ ਚ ਆ ਚੰਡੀਗੜ੍ਹ ਚ ਆ। ਉਥੇ ਜਗ੍ਹਾ ਜਗ੍ਹਾ camera ਲੱਗੇ ਹੋਏ ਆ। ਹਰ ਥਾਂ camera ਲੱਗੇ ਹੋਏ ਆ ਉਥੇ, ਮਤਲਬ ਕਿਸੇ ਨੂੰ ਕਿਸੇ ਗੱਲ ਦੀ ਕੋਈ ਪਰਵਾਹ ਨੀ। ਆਪਣੇ ਸਾਰਾ ਮਤਲਬ ਜੇ ਕੋਈ light ਚ ਨਾਕਾ ਵੀ ਤੋੜ ਦੇ ਨਾ ਚੰਡੀਗੜ੍ਹ ਤਾਂ online ਆ ਜਾਂਦਾ ਘਰੇ। ਘਰੇ challan ਆਜੇਗਾ ਤੁਹਾਡਾ ਚੰਡੀਗੜ੍ਹ ਚ। ਆ system ਆ ਚੰਡੀਗੜ੍ਹ ਦਾ। ਤਾਂ ਹੀ ਅਸੀਂ ਚੰਡੀਗੜ੍ਹ ਰਹਿੰਦੇ ਆ। ਸਾਨੂੰ ਵਧੀਆ ਲੱਗਦਾ ਚੰਡੀਗੜ੍ਹ ਸ਼ਹਿਰ। ਵੀ ਕੋਈ ਉਥੇ crime ਨੀ ਆ। ਕੋਈ ਕੁਛ ਨੀ ਆ। ਸਾਰੇ ਆਪਣੇ ਤੱਕ ਮਤਲਬ ਰੱਖਦੇ ਆ। ਕੰਮਕਾਜ ਵਾਲੇ ਬੰਦੇ ਆ। ਕੋਈ ਕਿਤੋ ਆਇਆ ਹੋਇਆ, ਕੋਈ ਕਿਤੋ ਆਇਆ ਹੋਇਆ। duty ਕਰਨੀ ਆਪਣੀ। ਆਪਣਾ ਕੰਮ ਜਾਣਾ। ਰੋਟੀ ਖਾਣੀ, ਸਭ ਕੁਛ ਕਰਨਾ ਤੇ ਸੌਣਾ, ਸਵੇਰੇ ਫਿਰ duty ਜਾਣਾ। ਬੱਸ।

ਜੀਰਕਪੁਰ ਚ ਇੱਕ ਮੈਂ ਦੇਖਿਆ couple couple ਰਹਿੰਦਾ ਜੀਰਕਪੁਰ ਚ। ਮਤਲਬ ਵੀ ਮੁੰਡਾ ਇੱਕ ਆਹ ਬੰਦਾ ਉਹਨੇ ਦੋ ਜਨਾਨਿਆਂ ਰੱਖੀਆਂ ਹੋਈਆਂ। ਉਹ ਤਾਂ ਬਹੁਤ famous ਏ instagram ਤੇ ਵੀ ਬਹੁਤ। ਅਰਮਾਨ ਮਲਿਕ। ਬਹੁਤ famous ਆ। ਉਹਦੀ videos ਵੀ ਬਹੁਤ ਆਉਂਦੀਆਂ। ਮਤਲਬ ਹਰ time ਉਹਨੂੰ ਬੰਦੇ fame ਦੇ ਵਿੱਚ troll ਕਰਦੇ ਰਹਿੰਦੇ ਆ fame ਕਰਦੇ ਰਹਿੰਦੇ ਆ। ਉਹ ਬੰਦਾ ਹੁਣ ਜੀਰਕਪੁਰ ਰਹਿੰਦਾ, ਇਸ time ਮੋਹਾਲੀ ਜਾ ਕੇ। ਕਿੱਥੇ ਬੰਦਾ ਬੰਬੇ ਰਹਿੰਦਾ ਸੀ। ਏਡਾ ਬੜਾ ਸ਼ਹਿਰ ਛੱਡ ਕੇ, ਬੰਬੇ ਸ਼ਹਿਰ ਛੱਡ ਕੇ। ਮੋਹਾਲੀ ਕਿਉਂ ਆਇਆ ਕਿਉਂਕਿ ਉਹਨੂੰ ਪਤਾ ਮੈਨੂੰ bollywood ਚ ਨਹੀਂ ਮਿਲਣੀ। ਪੰਜਾਬ ਚ ਛੋਟਾ ਮੋਟਾ role ਮਿਲਜੂਗਾ। ਪੈਸੇ ਇਸ time ਸਭ ਤੋਂ ਜਿਆਦਾ ਪੈਸੇ ਕਮਾ ਰਿਹਾ ਉਹ।